ਟੋਲ ਪਲਾਜ਼ਾ ਨਜ਼ਰ ਆ ਰਿਹਾ ਹੈ ਲਾਈਟਸ ਲੱਗੀਆਂ ਹੋਈਆਂ ਹਨ ਗੱਡੀਆਂ ਖੜੀਆਂ ਹਨ।

ਕੁਝ ਬੂਟੇ ਲੱਗੇ ਹੋਏ ਹਨ ਪੱਤੀਆਂ ਲੱਗੀਆਂ ਨਜ਼ਰ ਆ ਰਹੀਆਂ ਹਨ ਅਸਮਾਨ ਨਜ਼ਰ ਆ ਰਿਹਾ ਹੈ।

ਇਹ ਇੱਕ ਗਾਰਡਨ ਹੈ ਇੱਕ ਲੜਕੀ ਖੜੀ ਹੈ ਇੱਕ ਲੜਕਾ ਜਾ ਰਿਹਾ ਹੈ ਕੁਝ ਗਮਲੇ ਖੜੇ ਹਨ।

ਸਾਹਮਣੇ ਇੱਕ ਰੂਮ ਨਜ਼ਰ ਆ ਰਿਹਾ ਹੈ ਏ_ਸੀ ਲੱਗਿਆ ਹੋਇਆ ਹੈ ਪਰਦੇ ਲੱਗੇ ਹੋਏ ਹਨ ਕੁਰਸੀਆਂ ਪਈਆਂ ਹੋਈਆਂ ਹਨ ਇਸ ਤਰਫ ਦਰਵਾਜਾ ਦਿਖਾਈ ਦੇ ਰਿਹਾ ਹੈ।

ਦੁਕਾਨ ਨਜ਼ਰ ਆ ਰਹੀਆਂ ਹਨ ਕੁਝ ਅੰਦਰ ਲਾਈਟਾਂ ਲੱਗੀਆਂ ਹੋਈਆਂ ਹਨ ਦੀਵਾਰ ਦੇ ਉੱਪਰ ਬੋਰਡ ਲੱਗੇ ਹਨ।

ਅਤੇ ਵਿੱਚ ਕੁਝ ਲੋਕ ਹਨ ਸਵਿਮਿੰਗ ਕਰ ਰਹੇ ਹਨ ਆਦਮੀ ਦਿਖਾਈ ਦੇ ਰਿਹਾ ਹੈ ਖੜਾ ਹੈ ਦੀਵਾਰ ਨਜ਼ਰ ਆ ਰਹੀ ਹੈ ਇੱਕ ਵਿੰਡੋ ਹੈ ਕੁਝ ਦਰਖਤ ਹਨ।

ਕੁਛ ਫੁੱਲ ਪੌਧੇ ਨਜ਼ਰ ਆ ਰਹੇ ਹਨ ਦਰਖਤ ਨਜ਼ਰ ਆ ਰਹੇ ਹਨ ਕੁਝ ਲੋਕ ਨਜ਼ਰ ਆ ਰਹੇ ਹਨ।

ਸਾਹਮਣੇ ਇੱਕ ਲੜਕਾ ਨਜ਼ਰ ਆ ਰਿਹਾ ਹੈ ਇੱਕ ਬੱਚਾ ਨਜ਼ਰ ਆ ਰਿਹਾ ਹੈ।

ਸਾਹਮਣੇ ਇੱਕ ਰੂਮ ਦਿਖਾਈ ਦੇ ਰਿਹਾ ਹੈ ਕੁਝ ਲਾਈਟਾਂ ਦਿਖਾਈ ਦੇ ਰਹੀਆਂ ਹਨ।

ਅਤੇ ਬੇਡ ਦਿਖਾਈ ਦੇ ਰਿਹਾ ਹੈ ਬੇਡਸ਼ੀਟ ਨਜਰ ਆ ਰਿਹਾ ਹੈ ਆ ਟੀ_ਵੀ ਦਿਖਾਈ ਦੇ ਰਿਹਾ ਹੈ ਵਿੰਡੋਜ਼ ਤੇ ਓਹਦੇ ਕਰਟੇਨ ਨਜਰ ਆ ਰਹੇ ਹਨ ਕੂਰਸਿਆਂ ਨਜਰ ਆ ਰਹਿਆਂ ਹਨ।

ਅਤੇ ਇੱਕ ਪਾਰਕ ਦਿਖਾਈ ਦੇ ਰਹੀ ਹੈ ਲੋਹੇ ਦੇ ਕੁਛ ਪਾਇਪ ਨਜਰ ਆ ਰਹੇ ਹਨ ਦਰੱਖਤ ਦਿਖਾਈ ਦੇ ਰਹੇ ਹਨ ਆਸਮਾਨ ਨਜਰ ਆ ਰਿਹਾ ਹੈ।

ਅਤੇ ਬ੍ਰਿਜ ਦਿਖਾਈ ਦੇ ਰਹਾ ਹੈ ਲੋਹੇ ਦੀਆਂ ਪਾਈਪ ਨਜ਼ਰ ਆ ਰਹੀਆਂ ਹਨ ਦਰਖਤ ਦਿਖਾਈ ਦੇ ਰਹਾ ਹੈ।